ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਬਾਹਰ ਹੀ ਹਾਂ। ਖਰੜ ਪਿ~ ਪਿੰਡ ਸਮਾਣਾ road ਹਮ ਅਹ ਰ~ ਅਹ ਰੋਟਾਂ ਵਾਲੀ ਗਲੀ।

ਮਕਾਨ number ਸੱਤ ਵਾਰਡ number ਬਾਈ। ਉਹ ਹੈਗਾ ਜੀ ਪਟਿਆਲਾ ਜਗਰਾਓਂ road

ਵਾਰਡ number ਚੋਵੀ ਮਕਾਨ number ਛਿਆਲੀ ਤੁਹਾਡੇ ਕਰਮਚਾਰੀ ਜੀ ਆਕੇ ਇਥੇ ਜੀ ਇੱਕ ਗੱਲ ਮੈਂ ਹੋਰ ਪੁੱਛਣੀ ਸੀਗੀ ਕਰਮਚਾਰੀ ਆਕੇ ਲੈ ਜਾਣਗੇ? ਮੈਨੇ ਆਏ ਪੁੱਛਣਾ ਸੀ ਜੀ ਜਿਹੜਾ ਸਮਾਨ ਆ ਇਹ, ਇਹਨੂੰ ਇਹ pack ਕਰਨ ਦਾ ਕੰਮ ਜੀ ਸਾਡੇ ਤੋਂ ਤਾਂ ਹੋਣਾ ਨੀ ਹੈ, ਵੀ ਤੁਸੀ ਕਰਵਾ ਸਕਦੇ ਹੋ? ਦੁਬਾਰਾ sir ਦੁਬਾਰਾ ਦੱਸਿਓ ਜੀ app ਕਿਵੇਂ Download ਹੋਊਗਾ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

ਵਧਿਆ ਸਾਹਿਲ ਬਾਈ ਤੁਸੀ ਦੱਸੋ ਕਿੱਦਾਂ? ਕਿੱਦਾਂ ਯਾਦ ਕੀਤਾ ਅੱਜ , ਠੀਕ ਠਾਕ ਓ? ਬਸ ਵਧਿਆ ਸਬ ਠੀਕਾ ਤੁਸੀ ਦਸੋ, ਕੀ ਕਰਦੇ ਅੱਜਕਲ?

ਅੱਛਾ ਤੁਸੀ ਘਰ ਦਾ ਸਾਰਾ ਸਾਮਾਨ ਵੇਚਤਾ bed ਵਗੈਰਾ, ਮਤਲੱਬ ਪੁਰਾਣੀ ਮਸ਼ੀਨਾਂ TV ਵਗੈਰਾ ਸਬ ਕੁੱਝ, ਅੱਛਾ ਮਤਲੱਬ ਤੁਸੀ ਚਾਉਂਦੇ ਨਵੇਂ ਘਰ ਜਾਓ ਤੇ ਹਰ ਇਕ ਚੀਜ਼ ਨਵੀ ਆਏ ਅੱਛਾ ਬਾਕਸ ਬੈਡ ਖ਼ਰਚਾ ਮਤਲਬ ਕਿ ਪੂਰਾ ਕਰਨਾ ਕਿਰਨਾਂ ਐ ਤੁਸੀ ਅੱਛਾ ਹਾਂ ਸਹੀ ਆ ਅੱਛਾ ਅੱਛਾ ਮੈਂ ਕਿਹਾ ਤੁਸੀ ਜਿਹੜਾ ਘਰ ਬਣਾਇਆ ਤੇ ਘਰ ਪੂਰੀ ਤਰਾਂ ਤਿਆਰ ਹੋ ਗਿਆ ਪਲਾਸਤਰ ਵਗੈਰਾ ਟਾਈਲਾਂ ਟੁਲਾ ਸਬ ਕੁਝ ਹੋ ਗਿਆ

ਅੱਛਾ ਅੱਛਾ ਮਤਲਬ ਕੇ ਤੁਹਾਡੇ ਘਰ ਵਿੱਚ ਜੀਹਨੇ ਵੀ ਬੰਦਿਆਂ ਸਾਰਿਆਂ ਨੇ ਆਪਣਾ ਆਪਣਾ ਰੂਮ ਜਿਹੜਾ ਆਪਣੇ ਆਪਣੇ ਹਿਸਾਬ ਨਾਲ਼ ਮਤਲਬ ਕ ਤਿਆਰ ਕਰਾਇਆ

ਇੱਕ ਕਮਰੇ ਚ ਟਾਈਲਾਂ ਮਤਲਬ ਕ ਕਿਹਨੇ ਚ ਘਰ ਬਣਾਇਆ ਕਿਹਨੇ ਕਮਰਿਆ ਬੈੱਡਰੂਮ ਕਿਹਨੇਆ ਕਿਚਨ ਕਿਹਨਾਂ ਹੋਰ ਕਿਹਨਾਂ ਕਿਹਨੇ ਕਮਰਿਆ total

ਅੱਛਾ

ਬਿਲਕੁਲ ਬਿਲਕੁਲ ਬਿਲਕੁਲ ਜਿਹੜੇ ਆਉਂਦੇ ਹੀ ਹੁੰਦੇ ਫਿਰ ਵੱਖਰਾ ਰੂਮ ਬਣਾਇਆ ਹੋਇਆ, ਮਤਲਬ ਤੁਹਾਡਾ ਪੂਰਾ ਘਰ ਬਣਾਉਣ ਚ ਕਿੰਨਾ ਖਰਚਾ ਹੋਇਆ? ਅੱਛਾ, ਵੀਹ ਪੱਚੀ ਲੱਖ, ਉਹ ਤੁਹਾਡੀ! ਤੁਹਾਡੇ ਹੁਣ ਪਿੰਡਾਂ ਚ ਬਣਾਉਣਾ ਤਾਂ ਕਾਫੀ ਰੇਟ ਹੁਣ ਤੁਹਾਡੇ ਕੋਲ ਚੱਲ ਮਰਲੇ ਆ ਸਾਡੇ ਜਿਹੜੇ ਪਿੰਡ ਬਣ ਦਿਆ ਘਰ ਉਹ ਕਿਲ੍ਹੇ ਆ ਕਨਾਲਾਂ ਚ ਬਣ ਦੇ ਆ ਹੁਣ ਜੇ ਮੈਂ ਤੁਹਾਨੂੰ ਆਪਣੀ ਦਸਾਂ ਮੇਰੀ ਕੋਠੀ ਜਿਹੜੀ ਆ ਕਿੱਲੇ ਚ ਇੱਕ ਕਿਲ੍ਹੇ ਦੀ ਕੋਠੀ ਆ

ਅੱਛਾ ਮਤਲਬ ਕੇ ਤੁਸੀ ਘਰ ਖੜ੍ਹਾ ਹੀ ਕੀਤਾ ਤੇ ਥੋੜ੍ਹਾ ਬਹੁਤ ਕੰਮ ਜਿਹੜਾ ਹੈਗਾ ਪਲਾਸਤਰ ਵਗੈਰਾ ਈ ਤੇ ਇਹਦੇ ਚ ਈ ਤੁਹਾਡਾ ਵੀਹ ਪੱਚੀ ਆ ਗਿਆ, ਮਨ ਕ ਤੁਸੀ ਆਪਣੇ ਘਰ ਦੇ ਵਿਚ ਸੀਲਿੰਗ ਵਗੈਰਾ ਕਰਾਓਗੇ ਕਿਹਨਾਂ ਕੁਜ ਹੁੰਦਾ, ਬਿਲਕੁਲ ਓਹਦੇ ਚ ਵੀ ਕਾਫੀ ਖਰਚਾ ਹੁਣ ਇਕ ਇਕ ਹੋਰ ਜੀ ਇਕੱਲੀ ਸੀਲਿੰਗ ਕਰਾਓਂਗੇ ਉਹਦੇ ਚ ਤੁਹਾਡਾ ਲੱਖ ਰੁਪਈਆ ਖ਼ਰਚਾ ਆਏ ਇੱਕ ਲੱਖ ਦੀ ਹੁੰਦੀਆਂ ਮੈਂ ਪੁੱਛੀ ਸੀ ਨਾਲੇ ਗੱਲ ਕੀਤੀ ਸੀ ਗੀ ਬਿਲਕੁਲ ਜੀ ਬਾਕਸ ਬੈਡ ਦਸਾ ਤੇ ਮੈਂ ਤੇ ਮਤਲਬ ਕ ਸਾਡੇ ਜਿਹੜਾ ਬੰਦਾ ਹੈਗਾ ਸਾਡੇ relatives ਚ ਆਓਂਦਾ, ਉਹਨਾਂ ਦਾ ਆਪਣਾ ਦੁਕਾਨ ਈ ਆ ਓਹਨਾ ਦਾ ਕੰਮ ਈ ਆਪਣਾ ਖੋਲਿਆ ਏ ਬੈੱਡ ਆ ਦਾ ਮਤਲਬ ਕ ਖਿੜਕੀਆਂ ਵਗੈਰਾ ਬਣਾਉਣਾ ਬੈਡ ਵਗੈਰਾ ਬਣਾਉਣਾ ਦਰਵਾਜ਼ੇ ਬਣਾਉਣਾ ਇਹ ਸਾਰਾ ਉਹਨਾਂ ਨੇ ਆਪਣਾ business ਈ ਖੋਲਿਆ ਮੈ ਤੇ ਉਹਨਾਂ ਨਾਲ ਈ ਗੱਲ ਕੀਤੀ ਓਹਨਾ ਦੇ ਨਾਲ ਈ ਬਣਵਾਇਆ ਊ ਕਈ ਹੁੰਦਿਆਂ ਲੋਕੀ ਸ਼ੋਅਰੂਮ ਚ ਜਾਂਦਿਆ ਵੇਖਣ ਸ਼ੋਅਰੂਮ ਚ ਤੁਹਾਨੂੰ ਪਤਾ ਕਿਹਨਾਂ ਮਹਿੰਗਾ ਸਾਮਾਨ ਮਿਲਦਾ ਹੁਣ ਆਖੀ ਜੇ ਸ਼ੋਅਰੂਮਚ ਇੱਕ ਬੈਡ ਬਨਵਾਣਾ ਜਿਹੜਾ ਜਿਹੜਾ ਕੁ ਮੈਂ ਆਪਣੇ relatives ਤੋਂ ਬਣਵਾਵਾਂਗਾ ਸਸਤੇ ਚ ਮਤਲਬ ਠੀਕ ਠਾਕ ਈ ਬਣੇਗਾ ਉਹ ਬਣ ਜਾਣਾ ਪੰਦਰਾਂ ਵੀਹ ਹਜ਼ਾਰ ਚ ਤੇ ਜੇ ਓਹੀ ਬੈਡ ਸ਼ੋਅਰੂਮ ਅਲੇਆ ਕੋਲ ਬਣਾਵਾਂਗਾ ਵਧਿਆ ਲੱਕੜੀ ਦਾ ਤੇ ਉਹ ਰੇਟ ਅੰਦਰ ਚਲ ਜਾਣਾ ਤੀਹ ਪੈਂਤੀ ਹਜ਼ਾਰ ਦਾ ਇਕ bed ਪੈਣਾ ਮੈਂ ਤਾਂ ਤੁਹਾਨੂੰ ਇਹੀ ਦੱਸਾਂਗਾ ਜਿਹੜਾ ਮੇਰਾ relatives ਹੈਗਾ ਓਹਨਾ ਕੋਲ ਬਣਾਓ ਕਿਓਂਕਿ ਉਹ ਜਿਹੜਾ ਬੈਡ ਹੈਗਾ ਬੜਾ ਤਿਆਰ ਕਰਦੇ ਓਹਨਾ ਦਾ ਨਾ ਤੁਸੀ ਸੁਣਿਆ ਹੋਏਗਾ ਦਰਸ਼ਨ ਕਾਫੀ ਮਸ਼ਹੂਰ ਨਾ ਹੈ ਓਹਦਾ ਬਲਕਿ ਲਾਗੇ ਸ਼ਾਗੇ ਏਰੀਆ ਚ ਆ ਵੀ ਜਾਂਦਾ ਮਹਿਸਾ ਨਾਮ ਹੈ ਮਹਿਸਾ furniture ਆਲਾ ਇਹ ਮਤਲਬ ਕ ਹਰ ਇਕ ਚੀਜ਼ ਤਿਆਰ ਕਰਦਾ ਦਰਵਾਜ਼ੇ ਵੀ ਬਣਾਂਦਾ ਵਧਿਆ ਲੱਕੜੀ ਆਂਦੀ ਲੱਕੜੀ ਬਾਹਰੋਂ ਆਂਦੀ ਕਿਤੇ ਲੁਧਿਆਣਾ ਪਾਸਿਓਂ ਆਂਦੀ ਵਧਿਆ ਲੱਕੜੀ ਹਰ ਇਕ ਚੀਜ਼ ਵਧਿਆ ਦਰਵਾਜ਼ਾ ਵੀ ਭਾਰਾ ਬਣਾਂਦਾ ਦਰਵਾਜਾ ਤੁਸੀ ਵੇਖਿਆ ਹੋਏਗਾ ਦਰਵਾਜ਼ੇ ਦਾ ਰੇਟ ਵੀ ਕਾਫੀ ਆ ਉਹ ਤੁਸੀ ਆਪਣੇ ਘਰ ਦਾ ਦਰਵਾਜ਼ਾ ਬਣਾਇਆ ਹੋਏਗਾ, ਤੇ ਤੁਸੀ ਮੈਨੂੰ ਦੱਸੋ ਤੁਹਾਡੇ ਇਕ ਦਰਵਾਜ਼ੇ ਦਾ ਕਿਹਨਾਂ ਖਰਚਾ ਆਇਆ?

ਬਿਲਕੁਲ ਪੰਜ ਹਜ਼ਾਰ ਦਾ ਹੁਣ ਮੈਂ ਦਸ਼ਾ ਜੇ ਤੁਸੀ ਮਤਲਬ ਕ ਇਹ ਦਰਵਾਜ਼ਾ ਕਿਥੋਂ ਬਣਵਾਇਆ ਸੀ? ਅੱਛਾ ਸੁਜਾਨਪੁਰੋਂ ਬਣਵਾਏ ਸੀਗੇ ਊ ਤੁਸੀ ਇਹੀ ਦਰਵਾਜ਼ਾ ਜੇ ਸ਼ੋਅਰੂਮ ਚ ਲੈਂਦੇ ਤਾਂ ਤੁਹਾਨੂੰ ਵੀਹ ਪੱਚੀ ਹਾਜ਼ਰ ਦਾ ਸਿਰਫ ਦਰਵਾਜ਼ਾ ਪੈਣਾ ਸੀਗਾ ਕਿਓਂਕਿ ਮੈਂ ਆਪਣੇ ਘਰ ਚ ਖੁਦ ਦਰਵਾਜ਼ਾ ਲਗਾਇਆ ਮੈਂ ਮੇਨ ਦਰਵਾਜ਼ੇ ਜਿਹੜੇ ਵਧਿਆ ਰੱਖੇ ਤਿੰਨ ਚਾਰ ਦਰਵਾਜ਼ੇ, ਵੱਡੇ -ਵੱਡੇ ਦਰਵਾਜ਼ੇ ਨੇ ਉਹ ਮਤਲਬ ਕ ਜਿਹੜੇ ਦਰਵਾਜ਼ੇ ਆ ਉਹ ਦਸ -ਦਸ ਬਾਰਾਂ ਫੁੱਟ ਦੇ ਦਰਵਾਜ਼ੇ ਆ ਤੇ ਉਹ ਇੱਕ ਦਰਵਾਜ਼ਾ ਈ ਪੰਦਰਾਂ ਹਜ਼ਾਰ ਦਾ ਇਸ ਤੋਂ ਮਹਿੰਗਾ ਦਰਵਾਜ਼ਾ ਐ ਹੁਣ ਹਰ ਇਕ ਚੀਜ਼ ਮਹਿੰਗੀ ਘਰ ਬਣਾ ਰਹਿਓ ਮੈ ਤੁਹਾਨੂੰ ਦਸਾ ਅੱਛਾ ਬਾਕਸ ਬੈਡ ਜਿਹੜੇ ਤੁਸੀ ਬਣਾ ਰਹਿਓ ਬਾਕਸ ਬੈਡ ਵੀ ਤੁਸੀ ਉਸ ਬੰਦੇ ਕੋਲੋਂ ਬਣਾ ਸਕਦੇਓ ਉਹ ਬਾਕਸ ਬੈਡ ਵੀ ਬਣਾਂਦੇ ਨੇ, ਅਜਕਲ ਤੁਹਾਨੂੰ ਪਤਾ ਹੋਰ ਵੀ trending ਬੈਡ ਚੱਲਿਆ ਜਿਹੜੇ ਬੈੱਡਆਂ ਥੱਲੇ ਟਾਇਰ ਲਗੇ ਹੁੰਦਿਆਂ ਉਹ ਵੀ ਬੈਡ ਹੁੰਦੇ ਜਿਹੜੇ ਘੁਮਾਣੇ ਵੀ ਹੁੰਦੇ remoting control ਵੀ ਆਗੇ ਨੇ ਅੱਜਕਲ੍ਹ ਇਹੋ ਜੇ bed ਵੀ ਤਿਆਰ ਕਰਦੇ ਤੁਸੀ ਮੈਨੂੰ ਕਹੋ personally ਜਾ ਕ ਤਿਆਰ ਕਰਾਉਣਗੇ ਜੇ ਬਨਵੰਦੇਓ ਨਾ ਤੇ ਖਰਚਾ ਵੀ ਆਂਦਾ ਮੈਂ ਵੀ ਆਪਣੇ ਘਰ ਆਪਣੇ ਬੱਚਿਆਂ ਲਈ ਛੋਟੇ ਭੈਣ ਭਰਾ ਵੀ ਹੈਗੇ ਓਹਨਾ ਲਈ ਤਿਆਰ ਕਰਵਾਇਆ ਬੈਡ bed ਬਣਵਾਇਆ remote ਵਾਲਾ ਤੁਸੀ ਮਤਲੱਬ ਕ ਬਹਿ ਕ ਘੁੰਮ ਸਕਦੇ ਐਦਾਂ ਲੱਗਦਾ ਹਾਂ ਬਾਈ ਗੱਡੀ ਚ ਘੁੰਮ ਦੇ ਆ ਸੋਫੇ ਵੀ ਤੁਹਾਨੂੰ ਪਤਾ ਬਣਵਾਇਆ ਕੋਈ ਜਾ ਪਹਿਲੇ ਦਾ ਪੁਰਾਣੇ ਘਰ ਦਾ ਉਹ ਕਿਹਨੇ ਦਾ ਤਿਆਰ ਹੋਇਆ, ਪੁਰਾਣੇ ਘਰ ਦਾ ਅੱਛਾ, ਪੰਦਰਾਂ ਹਜਾਰ ਦਾ

ਸੋਫਾ ਜਿਹੜਾ ਹੈਗਾ ਤੇ ਉਹ ਅਸੀਂ ਬਣਾਇਆ ਸੀ ਗਾ ਵੀਹ ਪੱਚੀ ਹਜ਼ਾਰ ਦਾ ਬਣਿਆ ਸੀ ਗਾ ਕਿਹਨਾ ਕ material ਆ ਗਿਆ ਹੁਣ ਤੁਸੀ box bed ਬਣਾਣੇ ਮੈਂ ਦੱਸਾਂਗਾ ਤੁਸੀ ਉਸ ਤੋਹ ਬਣਾਓ ਕਿਓਂਕਿ showroom ਹੁੰਦਾ ਕ ਇਹ ਵਾਲੇ ਦਸਦੇ ਨੀ material ਇਹੋ ਜਾ ਵਧਿਆ ਜਾ ਉਹ ਆ ਗੱਲ ਬੇਕਾਰ ਲੱਕੜ ਹੁੰਦੀਆਂ ਵਧਿਆ ਨੀ ਹੁੰਦੀ ਮੈਂ ਤਾਂ ਹੀ ਕਹਿੰਦੀ ਸੀ ਕੋਈ ਜਾਣ ਪਹਿਚਾਣ ਆਲੇ ਬੰਦੇ ਤੋਂ ਬਣਵਾਓ ਜਿਹੜਾ ਤੁਹਾਡਾ ਜਾਣ ਪਹਿਚਾਣ ਵਾਲਾ ਹੋਵੇ ਇਹ ਚੀਜ਼ਾਂ ਓਹਨਾ ਤੋਂ ਈ ਬਨਵਾਣਾ ਚਾਹੀਦਾ ਓਥੇ ਵਧਿਆ ਮਿਲਦਾ ਹਾਂਜੀ ਅੱਛਾ ਬਾਰੀ ਕਿੱਥੇ ਲਵਾਨੀਆ ਇਹ kitchen ਚ room ਚ ਮਤਲਬ ਅੱਛਾ ਅੱਛਾ ਕਪੜਿਆ ਆਲੀ

ਤੁਸੀ ਬਨਾਨਾ ਚਾਹੋੰਦੇਆ ਮੈਂ ਤਾਂ ਕਹਾਂਗਾ ਤੁਸੀ ਉਹ ਬਣਾਓ ਜਿਹੜੀ metal ਵਗੈਰਾ ਦੀ ਬਣ ਦੀ ਆ steel ਦੀ ਆਂਦੀਆਂ ਲੋਹੇ ਦੀਵੀ ਹੁੰਦੀਆਂ ਨਹੀਂ ਨਹੀਂ ਜਦੋ ਤੁਸੀ ਘਰ ਲਿਆਂਨਿਆ ਤੇ ਬਿਲਕੁਲ ਤੁਸੀ ਅਰਾਮ ਨਾਲ care ਨਾਲ ਕਰ ਕ ਲਿਆਣੀ ਥੱਲੇ ਰਗੜਾ ਵਗੈਰਾ ਨਾ ਲਗੇ ਹੁਣ ਇਹ ਹੈ ਜੇ ਤੁਸੀ ਮਤਲਬ ਲੋਹੇ ਦੀ steel ਦੀ ਇਹਨਾਂ ਨੂੰ ਮਤਲਬ ਖਰਾਬ ਨੀ ਹੁੰਦੀ ਲੱਕੜ ਦਾ ਤੁਹਾਨੂੰ ਪਤਾ ਹੈਗਾ ਕੀੜਾ ਵਗ਼ੈਰ ਹੈਗਾ ਜਿਹੜਾ ਲੱਕੜ ਨੂੰ ਖਰਾਬ ਕਰਦਾ ਏ ਚੀਜ਼ ਨਾਲ ਕਾਫੀ ਨੁਕਸਾਨ ਹੁੰਦਾ ਹੈਗਾ ਜਿਹੜੀ ਲੱਕੜੀ ਹੁੰਦੀ ਲੋਹੇ ਦਾ ਇਹ ਵੀ ਆ ਤੁਸੀ paint ਕਰ ਸਕਦੇ ਆਪਣੇ ਹਿਸਾਬ ਨਾਲ design ਕਰ ਸਕਦੇ ਓ ਹੁਣ ਆਪਣੇ ਵਾਸਤੇ ਤਾਂ ਮਹਿੰਗੀ ਜਿਹੜੀ ਆਪਣੀ ਪੁਰਾਣੀ ਅਲਮਾਰੀ ਹੈਗੀ ਤੁਹਾਨੂੰ ਪਤਾ ਯਾਦਾਂ ਹੁੰਦੀਆਂ ਉਸ time ਲਈਆਂ ਸੀ ਗੀਆਂ ਹੁਣ ਐਦਾਂ ਈ ਯਾਦਗਿਰੀ ਸੀਗੀ ਉਹਦੇ ਨਾਲ ਓਹਨਾ ਨੂੰ ਬਲਕਿ ਸੁੱਟ ਵੀ ਨੀ ਸਕਦੇ ਸੀ ਨਾ ਵੇਚ ਸਕਦੇ ਸੀ ਅਸੀਂ ਓਹਨਾ ਨੂੰ ਜਿਦਾਂ modify ਕਰਾ ਲਿਆ ਸੀਗਾ ਓਹਨਾ ਨੂੰ ਫੇਰ ਕਰਵਾਲਿਆ ਸੀ ਗਾ ਅਸੀਂ ਓਹਨਾ ਨੂੰ ਪੇਟਪੁੰਟ ਕਰਵਾ ਕ ਚੰਗੀ ਤਰਾਂ ਤਿਆਰ ਕਰਵਾਇਆ ਉਤੇ ਪੇਟ ਪੁੰਟ ਕਰਾ ਕ ਤੁਹਾਨੂੰ ਕਿਹਨਾਂ ਕ ਖਰਚਾ ਪੇਜੇਗਾ ਪੰਜ ਛੇ ਹਜ਼ਾਰ ਦਾ ਖਰਚਾ ਪੈਣਾ ਜੇ ਤੁਸੀ ਨਵੀਂ ਲਓਗੇ ਨਵੀ ਤੁਹਾਨੂੰ ਦਸ ਬਾਰਾਂ ਹਜ਼ਾਰ ਦੀ ਮਿਲਣੀ ਬਿਲਕੁਲ ਤੁਸੀ ਲੱਕੜ ਵੇਖਲੋ ਤੁਸੀ ਸਫੈਦੇ ਦੀ ਬਨਵਾਓਗੇ ਕੋਈ ਤੂਤ ਬਨਵਾਦਾ ਕੋਈ ਫਲਾਣੇ ਕੋਈ ਚੰਦਨ ਕੋਈ ਹੋਰ ਚੀਜ਼ਾਂ ਲੱਕੜ ਮਤਲਬ ਕ ਅਲੱਗ ਅਲੱਗ vareity ਮਹਿੰਗੀ ਮਹਿੰਗੀ ਲੱਕੜ ਮਿਲਦੀਆਂ ਹਾਂਜੀ ਅੱਛਾ ਹੁਣ ਤੂੰ ਘਰ ਦਾ ਸਮਾਂ ਵਗੈਰਾ electronicTV ਗੈਰਾ fridgewashing machine ਕਾਫੀ ਚੀਜ਼ਾਂ ਦੇ ਸਮਾਂ ਚੋ microwave ਵਗੈਰਾ ਚੀਜ਼ਾਂ ਖ੍ਰੀਦਣੀਆਂ ਕ ਮਤਲਬ ਕ ਲੈਣੀਆਂ ਸੋਚ ਰਹੇ ਹੋ ਕ ਖ੍ਰੀਦਣੀਆਂ ਅੱਛਾ ਬਿਲਕੁਲ

ਅੱਛਾ ਅੱਛਾ ਮੇਰਾ ਇਕ friend ਹੈਗਾ ਪਠਾਨਕੋਟ ਦਾ ਓਹਦਾ ਮਤਲਬ ਰਿਸ਼ਤੇਦਾਰ ਈ ਇਹਨੇ ਘਰ ਦੀ family ਇਹਨੇ ਓਹਨਾ ਦਾ business ਹੈਗਾ ਓਹਨਾ ਦਾ ਕੰਮ ਹੈਗਾ electronics ਵਗੈਰਾ ਸ਼ੋਅਰੂਮ ਹੈਗਾ ਇਕ ਕਮਰੇ ਦਾ ਓਹਦੇ ਚ TV ਵਗੈਰਾ washing machine ਚੀਜ਼ਾਂ ਨਹੀ online ਤਾਂ ਹੁਣ ਤੁਸੀ online ਮੰਗਾਇਆ ਸਾਮਾਨ ਹੁਣ online ਜਿਦਾਂ ਤੁਸੀ ਫ਼ੋਨ ਚ photo ਵੇਖੀਆ ਉਹਦੇ ਚ ਜਾ ਕ ਹੱਥ ਲਾ ਕ touch ਕਰਕੇ ਨੀ ਦੇਖ ਸਕਦੇ ਕ ਕਿਦਾਂ ਦੀ ਆ ਹੁਣ ਇਹ ਕਿ ਤੁਸੀ showroom ਤੇ ਜਾ ਕ ਦੇਖੋਗੇ ਹੁਣ ਉਹ ਜਿਹੜੀਆਂ ਚੀਜ਼ਾਂ ਹੋਣਗੀਆਂ ਤੁਸੀ ਆਪਣੀਆਂ ਆਪਣੀਆਂ ਵੇਖੋਗੇ ਆਪਣੀਆਂ ਖੁਦ touch ਕਰਕੇ ਆਪਣੀ ਤਸੱਲੀ ਨਾਲ ਹੁਣ ਤੁਸੀ online ਵੇਖੋਗੇ online ਉਹ ਨੀ ਹੋਣਾ ਮੈਂ ਤਾ ਇਹ ਕਹਾਂਗਾ ਹੁਣ ਤੁਸੀ ਖੁਦ ਦੇਖੋ ਜੀ ਤੁਸੀ ਮਤਲਬ online ਵੀ ਦੇਖਣਾ ਚਾਓਂਦੇ ਅਜਕਲ ਲੋਕੀ online ਵੀ ਮੰਗਾ ਦੇ online ਚ ਵੀ ਵਧਿਆ system ਹੈ online ਚ ਤੁਹਾਨੂੰ ਲੈਣ ਨੀ ਜਾਣਾ ਪਏਗਾ ਤੁਹਾਡੇ ਇਥੇ ਮਤਲਬ ਆਪ ਈ ਮਿਲਜੇਗਾ ਤੁਹਾਡੇ ਘਰ ਆਏਗਾ ਮੈ ਜੇ ਦਸਾਂ ਤਾਂ ਮੈਂ ਲਗਵਾਈ ਹੈ ਰੇਡਮੀ ਦੀ ਅਲੱਗ ਅਲੱਗ ਕੰਪਨੀ ਆਉਂਦੀਆਂ ਹੁਣ ਤੁਹਾਨੂੰ ਪਤਾ ਵੀ ਕਾਫੀ ਕੰਪਨੀ ਮਸ਼ਹੂਰ ਆ ਹੁਣ ਪਹਿਲੇ time ਚ ਵੇਖੋ ਅਜਕਲ ਲੋਕੀ ਸੈਮਸੰਗ ਐੱਲ ਜੀ ਇਹ ਚੀਜ਼ਾਂ ਈ ਲਵਾਂਦੇ ਸੀਗੇ ਹੁਣ ਇਹ ਚੀਜ਼ਾਂ ਮੈ ਵੇਖਿਆ ਕਿ ਕਈ ਮਤਲਬ ਦਿਖਾਈਆਂ ਜਾਂਦੀਆਂ ਨੇ ਕਾਫੀ ਓਹਨਾ ਦੇ ਰੇਟ ਵੀ ਮਹਿੰਗੇ ਨੇ ਹੁਣ ਜਦੋ ਦੀ ਰੇਡਮੀ ਆਈ ਸੀ ਰੇਡਮੀ ਨੇ ਆਪਣੇ ਫ਼ੋਨ ਵਗੈਰਾ ਵੀ launch ਕੀਤੇ ਸੀ ਆਪਣੇ ਮਤਲਬ ਕ ਇਹਦੇ ਚ ਵੀ ਆਗੇ electronics ਸਾਮਾਨ TV ਵਗੈਰਾ ਵੇਚਣ ਲੱਗ ਪਏ ਹੁਣ LCD ਤੁਸੀਂ ਇਹਦੀ ਲਓਗੇ ਇਕ ਤਾਂ ਤੁਹਾਨੂੰ ਮਤਲਬ ਕ rate ਵੀ ਸਹੀ ਮਿਲੇਗਾ ਇੰਨੀ ਦਿਕਤ ਵੀ ਨੀ ਪੈਣੀ ਇਕ ਨਾ ਇਹਦੇ ਵਿਚ ਮਤਲਬ ਕ ਕਾਫੀ ਸਹੂਲਤਾਂ ਮਿਲਣੀਆਂ ਜਿਵੇ ਇਹ ਕੋਈ centerplate

ਰੇਡਮੀ ਵਿਚ ਵੀ ਹੈਗੇ ਆ ਹਾਂਜੀ ਚੁਰੰਜਾ, ਚੁਰੰਜਾ centimeter ਆਲੀ, ਚੁਰੰਜਾ ਇੰਚ ਆਲੀ? ਬਦੀਆ sound ਦੇ ਕੋਲ ਏਕ੍ਦੁਮ ਬਦੀਆ ਓਦੇ ਨਾਲ ਸਾਨੂ, ਓਦੇ ਨਾਲ ਸਾਨੂ

ਬਿਲਕੁਲ ਬਿਲਕੁਲ ਨੀ ਨੀ, ਅੱਜਕਲ ਜੇਹੜੀ ਕੰਪਨੀ ਆ ਰਹੀ ਹੈ ਕੰਪਨੀ ਇਹ ਜਾਹਿ ਚੀਜਾਂ ਦਾ ਧਿਆਨ ਰੱਖੀਦੀ ਕਿ ਕਿਵੇਂ ਚੀਜ damage ਨਾ ਕਰੇ lighting ਵਗੈਰਾ ਦਾ ਓ ਜੀਵਨ ਗਲ ਕਰਾਂ, amolled screen ਹੈ, ਜੇਹੜਾ ਮਤਲਬ, ਅਛਾ ਤੁਸੀਂ ਇਕ side ਤੋਂ ਵੇਖੋਗੇ ਨੁਕਰ ਵਾਲੀ side ਤੋਂ ਵੇਖੋਗੇ ਜੇ ਇਸ side ਘੁੰਮਣ ਲੱਗ ਗਈ ਹੈ, amolled screen ਹੈ, ਵਦੀਆਂ ਹੈ ਭਾਜੀ, ਏਸ ਕੰਪਨੀ ਚ guarantee ਵੀ ਮਿਲ ਜਾਣੀ ਤੁਹਾਨੂ ਵਦੀਆਂ ਹੈ ਹਾਂ ਹਾਂ ਜੇ ਜੇਹੜੀ ਤੁਸੀਂ ਕੇਹਰੇ ਹੋ, ਇਹ ਕੰਪਨੀ ਚ ਵੇਖਿਆ ਹੋਏਗਾ, ਇਹ ਕਾਫੀ ਮਤਲਬ ਪੁਰਾਣੀ ਕੰਪਨੀ ਹੈ ਕਾਫੀ ਲੋਕੀ ਆ ਜਿਨੂ, ਲੈ ਰੇ ਨੇ ਚੀਜਾਂ ਤੇ ਕਈ ਲੋਕੀ ਵਹਿਰਲਪੂਲ ਦੇ AC ਬੜੇ ਲੈ ਰਹੇ ਨੇ, ਸਾਡੇ ਕੋਲ ਵੇ ਦਾਸਾ ਤਾ ਵਹਿਰਲਪੂਲ ਦਾ AC ਹੀ ਹੈ

ਸਹੀ ਸਹੀ page ਹੈਗਾ ਠੀਕ ਹੈ ਤੇ ਮੈਂ ਇਹੀ ਕਹਨਾ, ਤੁਸੀਂ, ਜੇ AC ਲਗਵਾਓ, AC ਵੀ ਲਗਵਾਨਾ ਚਾਹੋਗੇ ਆਪਣੇ ਘਰ ਚ ਹਾਂ ਹਾਂ

ਹਾਂ ਇਹ ਸਾਡੀ ਤੋਨੁ ਪਤਾ ਸਾਡੀ ਦੁਨਿਆ advance ਹੋਰੀ ਸੀ, ਜਿਵੇਂ ਹਰ ਇਕ field ਚ, advance ਹੋਈ ਜਾ ਰਹੇ ਹੈ remote ਵਗੇਰਾ, ਫੋਨ ਨਾਲ ਤੁਸੀਂ connect ਕਰ ਸਕਦੇ ਹੋ ਆਪਣੇ AC ਮੈ ਤੁਹਾਨੂ ਦਸਾਂ, ਤੁਸੀਂ ਇਹ ਐਲ ਜੀ ਦਾ ਵੀ ਖਰੀਦ ਵਹਿਰਲਪੂਲ ਦਾ ਵੀ ਖਰੀਦ ਸਕਦੇ ਹੋ, ਮੈ ਵਹਿਰਲਪੂਲ ਦਾ ਲਵਾਇਆ ਹੋ ਗਿਆ ਦੇਖੋ ਤੁਸੀਂ, ਸੋਨੀ ਕੰਪਨੀ ਦਾ sound system ਕਹ ਰਹੇ ਹੋ, sound system ਦੇ ਨਾਲ ਓਦਾ ਵੀ ਬੋਹੋਤ ਵਡਿਆ ਓਦਾ ਕੈਮੇਰਾਥੋਨੂ ਪਤਾ ਹੀ ਹੈਗਾ ਜੀ, ਓਦਾ, ਸੋਨੀ ਦਾ camera, ਓਹ iphone ਜੇਹੜਾ ਆਂਦੇ ਨੀ ਹੁਣ ਨਵੇਂ ਚੱਲੇ ਅੱਜਕਲ, ਓਨ੍ਨਾ ਪਿਛੇ ਜੇਹੜਾ camera, ਓਹ iphone ਸੋਨੀ ਆਪਣੇ sound quality ਦੇ ਨਾਲ ਨਾਲ ਕੈਮੇਰੇ ਚ ਵੀ ਬੋਹੋਤ ਅੱਗੇ ਆ ਤੁਸੀਂ ਓਦੀ ਵੀ LCD ਵੀ ਲਗਵਾ ਸਕਦੇ ਹੋ ਤੁਹਾਨੂ ਪਤਾ ਬੀ boofers ਵਗੇਰਾ ਵੀ ਲੱਗੇ ਹੁੰਦੇ ਆ ਲੋਕਾਂ ਨੇ ਘਰਾਂ ਚ ਲਵਾਏ ਹੁੰਦੇ ਆ ਜਾ ਓਦੇ boofers ਸੋਨੀ ਦੇ ਖਰੀਦ ਸਕਦੇ ਹੋ ਮੈਂ ਆਪਣੇ ਘਰ ਸੋਨੀ ਦੇ boofers ਵੀ ਖਰੀਦੇ ਹੋਏ ਨੇ

ਹਾਂ ਬਿਲਕੁਲ ਹਾਂਜੀ ਹਾਂਜੀ ਮੈਂ ਤੁਹਾਨੂ ਦਸਾਂ, ਤੁਸੀਂ ਐਲ ਜੀ ਦਾ ਖਰੀਦ ਲੋ, ਐਲ ਜੀ ਦਾ ਵੀ ਵਦੀਆਂ ਮਿਲ੍ਜੁਗਾ ਮੈਂ ਐਲ ਜੀ ਦਾ ਲਗਵਾਇਆ ਹੋਇਆ ਠੀਕ ਹੈਗਾ, materialguarantee ਤੁਹਾਨੂ ਮਿਲ੍ਜੇਗੀ ਪੰਜ ਛੇ ਸਾਲਾ ਦੇ ਹਾਂਜੀ even ਜੇ ਤੁਹਾਡਾ ਠੀਕ ਖਰਾਬ ਹੋਗਿਆ, ਤਾਂ ਤੁਸੀਂ ਕੰਪਨੀ ਚ ਜਾ ਕੇ ਵਾਪਸ ਕਰਵਾ ਸਕਦੇ ਹੋ, ਜਾ exchange ਕਰਵਾ ਸਕਦੇ ਹੋ ਹਾਂ ਹਾਂ ਬਿਲਕੁਲ service ਵਦੀਆਂ ਹੈਗੀ ਆ, ਤੁਸੀਂ ਇਹ ਲਗਵਾ ਲਯੋ

ਹਾਂ ਏਦਾਂ ਹੁੰਦਾ ਆ, even ਤੁਸੀਂ ਪਿੰਡਾਂ ਵਿੱਚ ਰਹੰਦੇ ਹੋ, ਪਿੰਡਾ ਵਿੱਚ ਦੁਖ ਦੇਖੋ, ਪਿੰਡਾ ਦੇ ਲੋਕੀ ਜਦੋਂ ਫੋਨ ਕਰਦੇ ਨੇ, ਇੰਨਾ ਚੀਜਾਂ ਨੂ ਦਸਦੇ ਨੇ, ਤੇ ਪਿੰਡਾ ਚ ਘੱਟ ਹੀ ਜਾਂਦੇ ਨੇ ਆਪਣੀ service ਕਾਰਵਾਉਂਣ review ਜੇਹੜਾ review ਦਿੰਦੇ ਆ ਨਾ star ਘਟ ਦਿੰਦੇ ਆ ਇੰਨਾ ਚੀਜਾਂ ਨਾਲ ਕਾਫੀ ਕੰਪਨੀ ਨੂੰ ਵੀ ਨੁਕਸਾਨ ਹੁੰਦਾ ਆ ਆਪਣੀ ਜੇਹੜੀ service ਆ ਨਾ ਬਦੀਆ ਦੇਣੀ ਚਾਹੀਦੀ ਹੈ ਹਾਂਜੀ ਜੇ ਮੈਂ ਤੁਹਾਨੂੰ ਦਸਾਂ ਕੀ ਬੋਲਦੇ ਆ, ਪਾਣੀ ਵਾਲਾ ਜੇਹੜਾ ਕਹੰਦੇ ਆ ਪਾਣੀ ਵਾਲਾ, ਹਾਂ RO ਲਗਵਾ ਸਕਦੇ ਆ ਹੁਣ RO ਵੀ ਵਦੀਆਂ ਵਦੀਆਂ ਕੰਪਨੀ ਦੇ ਆਰੇ ਨੇ ਹਾਂਜੀ ਬਿਲਕੁਲ, ਅਜਕਲ ਪਾਣੀ ਕਾਫੀ ਖਰਾਬ ਚਲ ਰਿਆ, ਕਾਫੀ ਗੰਦਗੀ ਲੋਕੀ ਪਾਂਦੇ ਨੇ ਏਨਾ ਚੀਜਾਂ ਨਾਲ RO ਤੁਸੀਂ ਲਵਾ ਸਕਦੇ ਹੋ RO, Microwave ਕਿੰਨੇ ਵਦੀਆਂ ਵਦੀਆਂ ਕੰਪਨੀ ਦੇ ਆ ਪਹਲਾ ਹੁੰਦਾ ਸੀਗਾ, ਲੋਕੀ ਜੇਹੜੇ ਸੀਗੇ ਪਹਲੇ time ਚ ਪਾਣੀ ਗਰਮ ਕਰ੍ਲੈਂਦੇ ਸੀਗੇ ਗਰਮ ਕਰ ਕ ਪਵਾ ਕ ਪੀਂਦੇ ਸੀਗੇ ਜੇਹੜੇ ਹੁੰਦੇ ਹੈਗੇ ਕੀਟਾਨੂੰ ਵਗੇਰਾ ਖਤਮ ਹੋਜਾਂਦੇ ਆ ਪਾਰ ਪਾਣੀ ਜਿੰਦੇ ਅੱਗ ਲਾ ਕੇ ਪੋਸ੍ਟਿਕ ਤਤਵ ਹੁੰਦੇ ਆ ਫੇਰ ਖਤਮ ਹੋਜਾਂਦੇ ਆ ਫੇਰ ਖਤਮ ਹੋਜਾਂਦੇ ਆ ਤੁਸੀਂ even ਸਕਦੇ ਹੋ

censor ਲੱਗੇ ਹੋਏ ਨੇ censor ਵਾਲੇ ਆਏ ਨੇ ਓਨਾ ਦੇ rate ਕਾਫੀ ਨੇ, ਜੇ ਆਪਣੇ ਘਰ ਦਸਾ , ਸਾਡੇ ਘਰ simple ਲਗਾ ਹੋਇਆ ਹੈ, ਕਿਉਕਿ ਅਸੀਂ ਇਨਾ advance ਇਨ ਲਗਵਾਇਆ ਉਹ ਬੜੇ ਮਹਿੰਗੇ ਨੇ

washing machine ਸਾਡੀ ਘਰ ਰਖੀ ਆ ਸਾਡੀ washing machine ਹੈਗੀ ਆ ਸੈਮਸੰਗ ਦੀ ਵੀ ਸਾਡੇ ਕੋਲ ਤਾ ਊ ਹੈ, ਐਲ ਜੀ ਦੀ ਵੀ ਹੈਗੀ, ਸੈਮਸੰਗ ਦੀ ਵੀ ਹੈਗੀ ਆ ਹੁਣ ਜੇਹੜੀ ਐਲ ਜੀ ਦੀ ਸੀਗੀ, ਓਹ ਜਿਦੋਂ ਸੀਗੀ ਸਾਡੇ ਕੋਲ ਛੇ ਸਤ ਸਾਲ ਪੇਹ੍ਲਾਂ ਇਹ ਚ ਨਾ ਬੜੀ ਦਿੱਕਤ ਆਂਦੀ ਸੀ ਫੇਰ ਮੈਂ ਨਾ ਇੰਨਾ ਚੀਜਾਂ ਤੋ ਤੰਗ ਹੋ ਕੇ, ਮੈਂ ਨਵੀ ਲੈ ਲੀ, ਜਿਵੇਂ ਮੈਂ ਸੈਮਸੰਗ ਦੀ ਲਈ ਸੈਮਸੰਗ ਦੀ washing machine ਮੈਨੂ ਪੀ ਗੀ ਸੀ ਤੀਹ ਹਜਾਰ ਦੀ, ਪਚੀ ਹਜਾਰ ਦੀ ਪੈ ਗੀ ਸੀ ਹਾਂ ਹਾਂ ਵਦੀਆ, ਤੈਨੂੰ ਪਤਾ ਜਿਵੇ ਜਿਵੇ ਚੀਜਾਂ advance ਹੋ ਰਹੀਆਂ ਨੇ ਵਦੀਆਂ ਵਦੀਆਂ ਆ ਰਹੀਆਂ ਨੇ ਊਨਾ ਚ ਕੁਜ ਬਿਮਾਰੀਆਂ ਨੁਕਸਾ ਵੀ ਹੈਗੇ ਨੇ, ਮਈ ਕਹਿੰਦਾ ਜਿਹੜੇ ਪਹਿਲੇ ਲੋਕੀ ਕੱਪੜੇ ਖੁਦ ਪੈਂਦੇ ਸੀ ਉਹ ਠੀਕ ਸੀ ਹਾਂ ਹਾਂ, ਓਹ ਜੇਹੜੀ machines ਆਗਿਆਂ ਨੇ, ਇੰਨਾ ਵਿੱਚ ਮੈਨੂ ਇਹ ਆ ਕੀ, ਲੋਕਾਂ ਨੂੰ ਮੇਹਨਤ ਨੀ ਕਰਨੀ ਪੈਂਦੀ, ਘਰਦੀ ਜਨਾਨੀ ਸਾਰੀ mothers ਵਗੇਰਾ ਨੇ, ਇੰਨਾ ਨੂੰ ਵੀ ਇੰਨੀ ਮੇਹਨਤ ਨੀ ਕਰਨੀ ਪੈਂਦੀ ਓਨਾ ਲਈ ਇਕ ਆਸਾਨ ਹੋਗਿਆ ਕਾਮ ਕਰਨਾ, ਬੋਹਤ ਵਡਿਆ ਢੰਗ ਨਾਲ ਸਾਡੇ ਘਰ ਸੈਮਸੰਗ ਵੀ ਹੈਗੀ, ਐਲ ਜੀ ਦੀ ਵੀ ਹੈਗੀ washing machine ਹਾਂਜੀ ਹਾਂਜੀ ਸਾਡੇ ਘਰ ਦੋ ਹੈ ਅਸੀ ਬਿਚ ਆਏੰ ਸੋਚਿਆ ਸੀਗਾ, ਅਸੀ OLX ਤੇ ਬੇਚ ਦੀਏ ਸਰ OLX ਚ ਕੋਈ ਗਾਹਕ ਨਹੀਂ ਮਿਲਿਆ, ਅਸੀਂ ਰਹਿੰਦੇ ਹਾਂ ਪਿੰਡ ਵਿਚ, ਪਿੰਡ ਚ OLXuser ਘੱਟ ਹੀ ਹੈਗੇ ਨੇ, ਸਹਿਰਾ ਵਿਚ ਹੀ ਹੈਗੇ ਨੇ ਅਛਾ ਵਹਿਰਲਪੂਲ ਦੇ ਕਿੰਨੇ ਕ ਤਕ ਦੀ ਮਿਲ੍ਜਾਨੀ ਤੁਹਾਨੂ, ਕਿੰਨਾ ਕ ਤੁਹਾਡਾ budget ਹੈਗਾ?

ਹਾਂ ਬਿਲਕੁਲ, ਬਿਲਕੁਲ ਹਾਂਜੀ ਹਾਂਜੀ, ਫੇਰ ਰੋਟੀ ਬਣਾ ਰੇ, ਗੈਸ ਚੁਲ੍ਹਾ ਬਣਾ ਜਾ ਤੁਹਾਡਾ ਦੂਜਾ ਚਲਾ ਜੇਹੜਾ ਅੱਕਾਂ ਵਾਲਾ ਹੁੰਦਾ ਚੁਲ੍ਹਾ, ਪਿੰਡ ਚ ਓਹਨੂੰ ਦੇਸੀ ਚੁਲ੍ਹਾ ਕਹਿੰਦੇ ਜਿੰਨੂ, ਤੁਸੀਂ ਕੇਹੜਾ use ਕਰਦੇ ਹੋ? ਗੈਸ ਵਾਲਾ, ਅਛਾ ਤੁਹਾਨੂੰ ਪਤਾ ਗੈਸ ਵੀ ਕਾਫੀ ਮੇਹਂਗੀ ਹੋਗਈ ਬਿਲਕੁਲ ਹਜਾਰ ਤੇ ਮੈਂ ਦਾਸਾ ਤੁਹਾਨੂੰ ਹਜਾਰ ਮਹੀਨਾ ਡੇਢ ਮਹੀਨਾ ਪਹਿਲੇ ਹੋ ਗਯਾ ਸੀਗਾ, ਕਿਉਂਕਿ ਮੈਂ ਖੁਦ ਸਿਲੰਡਰ ਭਰਵਾ ਕੇ ਸੀ ਦੇਖੋ, ਬਿਜਲੀ ਵਾਲੇ ਚੁਲ੍ਹੇ ਚਲੇ ਆ ਤੁਹਾਨੂ ਪਤਾ ਇਕ solar system ਵੀ ਆ ਚੁਕੇ ਨੇ, ਬਿਜਲੀ ਨਾਲ ਗੈਸ ਜੇਹੜੀ ਪੈਂਦੀ ਆ, ਕਿਓਂਕਿ ਗੈਸਾਂ ਜਿਵੇਂ ਜਿਵੇਂ ਮੇਹ੍ਨ੍ਗੀਆਂ ਹੋਰਿਆ ਨੇ, ਓਵੇ ਓਵੇ ਰੇਟ ਬਦ ਰੇ ਨੇ, ਸਰਕਾਰ ਰੇਟ ਬਦਾਈ ਜਾ ਰੀ ਆ ਇਸੇ ਕਰ ਕ ਸਾਨੂ ਕਾਫੀ ਨੁਕਸਾਨ ਆ, ਆਮ ਬੰਦੇਆਂ ਨੂੰ ਮੈਂ ਤੁਹਾਨੂੰ ਦਾਸੁਗਾ ਜੀ, ਅਸੀਂ ਗੈਸ ਜੇਹੜਾ, ਤੁਸੀਂ ਕੇਹਰੇ ਹੋ ਕੀ, ਬਿਜਲੀ ਵਾਲਾ ਵੀ ਲਈ ਸਕਦੇ ਹੋ, solar ਆਲਾ ਵੀ ਲੈ ਸਕਦੇ ਹੋਇਹ ਗੈਸਾਂ ਆਲਾ ਬਿਜਲੀ ਦਾ ਵੀ ਇਕ ਨੁਕਸਾਨ ਵੀ ਹੈਗਾ, ਕੀ by chance ਕਈ ਵਾਰੀ ਬਿਜਲੀ ਨਹੀ ਆਂਦੀ, ਗੈਸ ਆਲਾ ਇਹ ਹੈ ਕੀ,

ਹਾਂ, ਚਾਰ ਚੁਲ੍ਹੇ ਆਲਾ ਕੇਹਰੇ ਹੋ ਤੁਸੀਂ, ਅਜਕਲ ਬਡੀ ਬਡੀ companies ਆਗਿਆਂ ਨੇ, ਕਾਫੀ ਪੇਹ੍ਲਾਂ ਹੁੰਦੇ ਸੀਗੇ, ਪੇਹ੍ਲਾਂ ਇਕ ਮੂਹ ਆਲੇ ਹੁੰਦੇ ਸੀਗੇ, ਫੇਰ ਦੋ ਮੂਹ ਆਲੇ, ਫੇਰ ਤਿਨ ਆਲੇ, ਫੇਰ ਚਾਰ ਮੂਹ੍ਹ ਆਲੇ, ਹੁਣ ਪੰਜ ਵੀ ਆਜੁਗੇ, ਮੈਂ ਪੰਜ ਵੀ ਦੇਖੇ ਨੇ ਕਈ ਜਗਹ

ਹੁਣ ਇਹ ਹੈ ਕੇ ਤੁਸੀਂ ਪੰਜ ਗੈਸ ਚੁਲ੍ਹੇ, ਜਿਦੋ ਪੰਜ ਪੰਜ ਤੁਸੀਂ ਚੀਜਾਂ ਸਬਜੀਆਂ ਵਗੇਰਾ ਤਿਆਰ ਕਰ ਸਕਦੇ ਹੋ, ਇੰਨਾ ਚ ਬੋਹਤ ਫੈਦਾ ਹੈਗਾ ਤੁਸੀਂ ਆਪਣੇ ਘਰ ਚ washroom ਵਗੇਰਾ ਬਣਾਇਆ, ਓਸ ਚ ਤੁਸੀਂ ਟੂਟੀਆਂ ਵਗੇਰਾ ਵੀ ਲਵਾਈਆਂ ਹੋਣਗੀਆਂ ਤੇ ਓਸ ਚ ਤੁਸੀਂ ਕੇਹੜਾ ਮਤਲਬ ਕੀ ਫਵਾਰਾ ਲਵਾਇਆ, ਇਕ bath tub ਚਲਦਾ ਨਾ ਇਕਵਾਰ, tub ਜੇਹਾ ਹੁੰਦਾ ਆ, ਓਦੇ ਚ ਲੋਕੀ ਨਹਾਂਦੇ ਨੇ, ਓਹ ਕੇਹੜਾ ਲਵਾਇਆ ਤੁਸੀਂ

ਮੇਰੇ ਖਿਆਲ ਚ ਵੀ ਇਹੀ ਇਹੀ ਆਇਆ ਸੀਗਾ ਕੀ ਮੈਂ ਵੀ ਆਪਣੇ ਘਰ ਬਣਵਾਵਾਂ, ਲੇਕਿਨ ਮੈਂ ਇਹ ਨੀ ਬਣਵਾਇਆਲੇਕਿਨ ਮੈਂ ਸੋਚਿਆ ਕਿ bathroom ਚ ਕਯਾ ਇਕ bath tub ਬਣਵਾਵਾਂ ਫਿਰ ਮੈਂ ਆਪਣੇ ਘਰ ਦੇ garden ਚ ਇਕ swimming pool ਬਣਵਾਇਆ ਬਾਕੀ ਓਹ swimming pool ਮੈਂ ਇਹ ਸੋਚਦਾ ਕੀ ਮੈਂ ਚੰਗਾ ਕੀਤਾ ਕੀ bath tub ਨੀ ਲਗਵਾਇਆ ਕਿਓਂਕਿ ਓਸ ਚ ਵੀ ਇੰਨਾ ਖਰਚਾ ਅਨਾ ਸੀਗਾ ਜਿਨ੍ਹਾਂ swimming pool ਦਾ, ਜਿਆਦਾ ਖਰਚਾ ਆਂਦਾ ਸੀਗਾ ਟੀਏਲਾ ਦਾ ਉਹਨਾਂ ਦੇ ਬਣਵਾਈ, ਹਾਂਜੀ ਹਾਂਜੀ geaser ਲੱਗਿਆ ਹੋਇਆ ਆ ਮੈਂ ਸਰ geaser ਲਗਵਾਇਆ ਸੈਮਸੰਗ ਦਾ

ਕਰੋਗੇ, ਪਾਣੀ ਨੇ ਹੋਜਾਨਾ ਗਰਮ, ਪੰਜ ਮਿੰਟ ਲਗਨੇ ਨੇ ਤੁਹਾਨੂੰ ਪਾਣੀ ਗਰਮ ਕਰਦੇ ਨੂੰ, ਫੇਰ ਓਸ ਤੋਂ ਬਾਦ ਜੇ ਤੁਸੀਂ ਇਹ ਕਰ ਸਕਦੇ ਹੋ ਕੀ even ਤੁਸੀਂ ਗਰਮੀ ਚ ਦੇਖਦੇ ਹੋ ਲੋਕ ਨਹਿਰ ਚ ਜਾਂਦੇ ਨੇ moter ਚ ਜਾਂਦੇ ਨੇ ਠੰਡੇ ਪਾਣੀ ਨਾਲ ਤੁਸੀਂ ਕੀ ਸਗੋ ਪਾਣੀ ਠੰਡਾ ਕਰ ਸਕਦੇ ਹੋ ਕਿ ਠੰਡਾ ਇਨਾ ਠੰਡ ਆਏਗਾ ਤੁਸੀਂ ਕਹਿਣਾ ਤੁਹਾਨੂੰ ਠੰਡ ਲਗੇਗੀ ਜਿਵੇ ਕਸ਼ਮੀਰ ਚ ਆ ਗਏ, ਮੈਂ ਤੁਹਾਨੂੰ